ਸੱਤ mass band ਵਾਲੇ ਪੁਲਿਸ ਤੇ ਫੌਜ਼ੀ ਬਲਾਂ ਨੇ ਉਸ ਸਮੇਂ ਕਮਾਲ ਦਾ ਦ੍ਰਿਸ਼ ਪੇਸ਼ ਕੀਤਾ ਸੀ ਭਾਰਤ ਦੀ ਪਹਿਲੀ ਸੁਤੰਤਰ ਪੱਤਰਕਾਰ ਇਸਮੈਲਾਬਾਦ ਵੱਲੋਂ ਖਿੱਚੀਆਂ ਤਸਵੀਰਾਂ ਵੀ ਇਤਿਹਾਸਿਕ ਹਨ ਸਟੇਡੀਅਮ ਵਿੱਚ ਪੁਰਾਣੇ ਕਿਲੇ ਦੇ ਪਿਛੋਕੜ ਵਿੱਚ ਮਾਰਚ ਕਦੇ ਸੈਨਿਕ ਸਹੁੰ ਚੁੱਕਦੇ ਡਾਕਟਰ ਰਜਿੰਦਰ ਪ੍ਰਸ਼ਾਦ ਹੁਣ ਦੇ ਡੀ ਜੇ ਚੌਂਕ ਬਿਨਾ ਕਿਸੇ ਸੁਰਖਿਆ ਦੇ ਅੱਜ ਵੀ ਉਨ੍ਹਾਂ ਪਲਾਂ ਦੇ ਵਿਲੱਖਣ ਦਾਸਤਾਨ ਬਿਆਨਦੇ ਹਨ ਡਾਕਟਰ ਬੀ ਆਰ ਅੰਬੇਡਕਰ ਅਤੇ ਉਨ੍ਹਾਂ ਦੀ ਅਗੁਆਈ ਹੇਠਲੀ team ਨੂੰ ਭਾਰਤੀ ਸਵਿਧਾਨ ਤਿਆਰ ਕਰਨ ਲਈ ਕਿਹਾ ਗਿਆ ਸੀ ਛੱਬੀ ਜਨਵਰੀ ਸਾਡੇ ਦੇਸ਼ ਵਿੱਚ ਬੜੇ ਖੁਸ਼ੀਆਂ ਭਰੇ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਵੀ ਜਾਣਾ ਚਾਹੀਦਾ ਹੈ ਅਖੀਰ ਇਸ ਦਿਨ ਇਸ ਮੁਲਕ ਦਾ ਸੰਵਿਧਾਨ ਲਾਗੂ ਹੋਇਆ ਸੀ ਉਹ ਸੰਵਿਧਾਨ ਜਿਸਨੂੰ ਆਪਣੇ ਸਮਿਆਂ ਦੇ ਇੱਕ ਕਾਨੂੰਨੀ ਕ਼ਾਨੂਨ ਦਾ ਤੇ ਬੁਧੀਜੀਵ ਲਈ

ਮੱਦੇਨਜ਼ਰ ਇਸ ਵਿੱਚ ਕੋਈ ਸੌਦਾ ਹੋ ਚੁੱਕਿਆ ਹੈ ਸੌਦੇ ਹੋ ਚੁੱਕੇ ਹਨ ਦਰਅਸਲ ਭਾਰਤ ਅੰਗਰੇਜਾਂ ਦੀ ਗੁਲਾਮੀ ਤੋਂ ਆਜ਼ਾਦ ਤਾਂ ਪੰਦਰਾਂ ਅਗਸਤ nineteen forty seven ਨੂੰ ਹੀ ਹੋ ਗਿਆ ਸੀ ਅਤੇ ਉਸੇ ਸਮੇਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਤੇ ਸਹੁੰ ਚੁੱਕੀ ਸੀ ਉਸ ਉਪਰਾਂਤ ਡਾਕਟਰ ਬੀ ਆਰ ਅੰਬੇਡਕਰ ਅਤੇ ਉਨ੍ਹਾਂ ਦੀ ਅਗੁਆਈ ਹੇਠਾਂ team ਨੂੰ ਭਾਰਤ ਸੰਵਿਧਾਨ ਤਿਆਰ ਕਰਨ ਦੀ ਲਈ ਕਿਹਾ ਗਿਆ ਹਾਂ ਜੀ ਜੀ ਸੰਵਿਧਾਨ ਦੀ ਮੁੱਕਮਲਤਾ ਤੋਂ ਬਾਅਦ ਇਸਦੇ ਲਾਗੂ ਹੋਣ ਨਾਲ ਇਸ ਦੇਸ਼ ਇੱਕ ਗਣਰਾਜ ਬਣ ਗਿਆ ਸੀ ਲੋਕਤੰਤਰ ਦੇਸ਼ ਯਾਨੀ ਕਿ ਇੰਗਲੈਂਡ ਪਿੱਛੋਂ ਦੁਨੀਆ ਦਾ ਸਭ ਤੋਂ ਵੱਢਾ ਲੋਕ ਰਾਜੀ ਦੇਸ਼ ਅੱਜ ਭਾਰਤ ਆਪਣਾ ਸੇਵਨਟੀ ਫੋਰਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਹੁਣ ਪਹਿਲੀ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਗਣਰਾਜ ਦੇਸ਼ ਐਵੇਂ ਹੀ ਨਹੀਂ ਬਣਿਆ ਇਸਲਈ ਭਾਰਤ ਵਾਸੀਆਂ ਨੂੰ ਇਸਦੀ ਬੜੀ ਵੱਢੀ ਕੀਮਤ ਦੇਣੀ ਪਈ ਹੈ ਅਤੇ ਇਹ ਕੀਮਤ ਕੋਈ ਇੱਕ ਅੱਧੇ ਸਾਲ ਤੱਕ ਨਹੀਂ ਸਗੋਂ ਲੰਬੇ ਵਰ੍ਹਿਆਂ ਤੱਕ ਤਾਰਨੀ ਪਈ ਹੈ ਦੂਜੇ ਤੇ ਸਿਧੇ ਸ਼ਬਦਾਂ ਵਿੱਚ ਭਾਰਤ ਨੂੰ ਇਕ ਗਣਰਾਜ ਦਾ ਰੁਤਬਾ ਹਾਸਲ ਕਰਨ ਲਈ ਵਰ੍ਹਿਆਂ ਬੱਧੀ ਸੰਘਰਸ਼ ਕਰਨਾ ਪਿਆ ਹੈ ਜਾਣੀ ਇਸਨੂੰ ਇਹ ਕੁਝ ਐਵੇਂ ਨਹੀਂ ਮਿਲ ਗਿਆ ਹਾਂ ਜੀ ਜੀ ਇਸ ਲਈ ਭਾਰਤੀਆਂ ਨੂੰ ਬਹੁਤ ਕੁਝ ਗੁਆਉਣਾ ਵੀ ਪਿਆ ਹੈ ਇਹ ਇੱਕ ਲੰਬਾ ਇਤਿਹਾਸ ਹੈ ਅਸਲ ਵਿੱਚਇਸੀ ਇਤ੍ਹਿਹਾਸ ਨੂੰ ਇਸ ਛੱਬੀ ਜਨਵਰੀ ਵਾਲੇ ਦਿਨ ਚੇਤੇ ਕੀਤਾ ਜਾਂਦਾ ਹੈ ਉਂਝ ਵੀ ਮੁਸੀਬਤਾਂ ਦੇ ਪਹਾੜ ਸਰ ਤਾਰਨ ਤੋਂ ਬਾਅਦ ਪ੍ਰਾਪਤ ਹੋਈ ਜਿੱਤ ਤੁਹਾਨੂੰ ਜ਼ਰੂਰ ਤਾਂ ਦਿੰਦੀ ਹੀ ਹੈ ਨਾਲ ਹੀ ਅੱਗੋਂ ਵੀ ਇਸ ਰਾਹ ਤੇ ਤੁਰਨ ਲਈ ਹੋਂਸਲਾ ਵਿਖਾਉਂਦੀ ਹੈ ਇਸ ਵਿੱਚ ਦੋ ਰਾਏ ਨਹੀਂ ਕਿ ਪਹਿਲਾਂ ਭਾਰਤ ਉੱਤੇ ਮੁਗਲ ਨੇ ਰਾਜ ਹਕੂਮਤ ਕਰਦੇ ਰਹੇ ਅਤੇ ਫੇਰ ਅੰਗ੍ਰੇਜਾਂ ਨੇ ਇਸਦਾ ਹੱਥਾ`ਹੱਥਿਆ ਲਿਆ ਹਾਂ ਜੀ ਜੀ ਅੰਗਰੇਜ ਕੂਟਨੀਤੀਕਾਂ ਨਾਲੋਂ ਚਤਰ ਚਲਾਕ ਅਤੇ ਵਪਾਰੀ ਵਧੇਰੇ ਸਨ ਉਹ ਭਾਰਤ ਵਿੱਚ ਆਏ ਤਾਂ ਈਸਟ ਇੰਡੀਆ ਕੰਪਨੀ ਰਾਹੀਂ ਚਾਹ ਵੇਚਣ ਸਨ ਪਰ ਜਦੋਂ ਉਨ੍ਹਾਂ ਨੇ ਭਾਰਤ ਨੂੰ ਹਰ ਪੱਖੋਂ ਭਰਾ ਭਰਪੂਰ ਵਧੀਆ ਤਾਂ ਲਾਲਚ ਵੱਸ ਉੱਥੇ ਹੀ ਤੀਕ ਗਏ ਗੱਲ ਬੜੀ ਦਰੁਸਤ ਸੀ ਇੱਕ ਤਾਂ ਭਾਰਤ ਬੜਾ ਬਾਹੂਬਲੀ ਸੀ ਜਿਸਦੇ ਸੂਰਮੇਂ ਯੋਧਿਆਂ ਨੇ ਹਮੇਸ਼ਾਂ ਮੁਗਲਾਂ ਨਾਲ ਟੱਕਰ ਲਈ ਦੂਜਾ ਇਸਦੇ ਬਹੁਤ ਸਾਰੇ ਇਲਾਕੇ ਬੜੇ ਉਪਜਾਊ ਸਨ ਅਤੇ ਖੇਤ ਸੋਨਾ ਉਗਲਦੇ ਸਨ ਤੇਜ਼ ਭਾਰਤੀ ਲੋਕ ਬੜੇ ਮਿਹਨਤੀ ਅਤੇ ਦ੍ਰਿੜਤਾ ਸਨ ਹੀ ਸਗੋਂ ਮਰ ਮਿਟਣ ਵਾਲੇ ਵੀ ਅਤੇ ਲੋੜ ਵੇਲੇ ਵਫ਼ਾਦਾਰੀ ਦਿਖਾਉਣ ਵਾਲੇ ਵੀ ਸਨ ਹਾਂਜੀ ਜੀ

ਚੇਤੇ ਰਹੇ ਉਸ ਵੇਲੇ ਪੰਜਾਬ ਉਸ ਵੇਲੇ ਸੱਚ ਮੁੱਚ ਦੇਸ਼`ਦੇਸ਼ ਹੀ ਸੀ ਇਸ ਵਿੱਚ ਪਾਕਿਸਤਾਨ ਅਫਗਾਨਿਸਤਾਨ ਤੇ ਦਿੱਲੀ ਤੱਕ ਦੇ ਇਲਾਕੇ ਸ਼ਾਮਿਲ ਸਨ ਅੰਗਰੇਜ ਅੰਦਰੋਂ ਅੰਦਰੋਂ ਅੰਦਰੀਂ ਇਸ ਜਾ ਕੇ ਉੱਥੇ ਕਬਜ਼ਾ ਕਰਨਾ ਨਹੀਂ ਚਾਹੁਣ ਵਿੱਚ ਖੇਡ`ਖੇਡ ਰਹੇ ਸਨ ਅਤੇ ਇਸ ਅਤੇ ਇਸ ਵਿੱਚ ਉਹ ਓਹਦੇ ਕਾਮਯਾਬ ਹੋਂਦੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਹਾਂ ਜੀ ਜੀ ਕਹਿ ਲੋ ਕਿ ਇਸ ਵੇਲ਼ੇ ਤੱਕ ਪੂਰਾ ਮੁਲਕ ਉਨ੍ਹਾਂ ਦੇ ਚੁੱਲ੍ਹੇ ਹੇਠ ਆ ਗਿਆ ਸੀ ਉਨ੍ਹਾਂ ਨੇ ਇਸ ਅਮੀਰ ਮੁਲਕ ਨੂੰ ਹਰ ਪੱਖੋਂ ਲੁੱਟਿਆ ਵੀ ਅਤੇ ਕੁੱਟਿਆ ਅਤੇ ਕੁਝ ਪਹਿਲੂਆਂ ਤੇ ਜਲੀਲ ਵੀ ਕਰਨਾ ਸ਼ੁਰੂ ਕੀਤਾ ਜਿਸਤੋਂ ਇਨ੍ਹਾਂ ਅੰਗਰੇਜਾਂ ਨੂੰ ਇੱਥੋਂ ਕੱਢਣ ਦੀ ਭਾਵਨਾ ਪਨਪਣ ਲੱਗੀ ਇਸ ਵੇਲੇ ਤੱਕ ਕਾਂਗਰਸ ਨੇ ਵੀ ਆਪਣੇ ਪੈਰ ਕਾਫੀ ਹੱਦ ਤੱਕ ਜਮਾ ਲਏ ਸਨ eighteen fifty seven ਦੀ ਬਗਾਵਤ ਭਾਵੇਂ ਅੰਗਰੇਜਾਂ ਨੂੰ ਨੇ fail ਕਰ ਦਿੱਤੀ ਸੀ ਪਰ ਇਸਤੋਂ ਘੱਟੋਂ ਘੱਟ ਉਨਾਂ ਨੂੰ ਇਹ ਅੰਦਾਜ਼ਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਇੱਕ ਦਿਨ ਇੱਥੋਂ ਜਾਣਾ ਹੀ ਪਵੇਗਾ ਆਜ਼ਾਦੀ ਦੇ ਪਰਵਾਨਿਆਂ ਵਿੱਚ ਦੇਸ਼ ਪਿਆਰ ਲਈ ਜੋਸ਼ ਇਸ ਤਰ੍ਹਾਂ ਵਧਣ ਲੱਗ ਗਿਆ ਸੀ ਕਿ ਉਨ੍ਹਾਂ ਸਾਮ੍ਹਣੇ ਇੱਕੋ ਇੱਕ ਟੀਚਾ ਅੰਗਰੇਜ ਦਾ ਇੱਥੋਂ ਬੋਰੀਆਂ ਬਿਸਤਰਾ ਗੋਲ ਕਰਨਾ ਬਣ ਗਿਆ ਸੀ ਇਸ ਲਈ ਭਾਵੇਂ ਉਨ੍ਹਾਂ ਨੂੰ ਆਪਣੀਆਂ ਜਾਨਾਂ ਵੀ ਕਿਉਂ ਨਾ ਵਾਰਨੀਆਂ ਪੈਣ ਕਿਵੇਂ ਲੱਗੀ ਜੀ ਹਾਂ ਜੀ ਜੀ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਹਾਂ ਜੀ ਹਾਂ ਜੀ ਜੀ ਧੰਨਵਾਦ ਵੀ ਤੁਹਾਨੂੰ

Hello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

ਵਧੀਆ, ਤੁਸੀਂ ਦੱਸੋ ਹੋਰ ਪਰਿਵਾਰ ਸਭ ਠੀਕ?

ਤੇ ਮੈਨੂੰ ਨਾ actually ਅਹ ਮੈਂ ਸੁਣਿਆ ਸੀ ਕਿ ਪੰਜਾਬ ਦੀਆਂ ਜਿਹੜੀਆਂ love ਸਟੋਰੀਆਂ ਆਂ ਮਤਲਬ ਹੋਈਆਂ ਜੋ ਇਤਿਹਾਸ ਦੀ ਕੋਈ ਕਹਿ ਸਕਦੇ ਹੋ ਪ੍ਰੇਮ ਕਹਾਣੀਆਂ ਬਹੁਤ ਕਹਿੰਦੇ ਵਧੀਆ ਸੀ, ਮੈਨੂੰ ਉਹਨਾਂ ਬਾਰੇ ਦੱਸੋਗੇ ਕੁੱਝ ਅਹ ਲੈਲਾ ਮਜਨੂੰ ਦੇ ਬਾਰੇ? ਹਾਂਜੀ ਜ਼ਰੂਰ ਜੀ ਅਹ ਮਜਨੂੰ ਲੈਲਾ ਅਹ ਲੈਲਾ ਮਜਨੂੰ ਲੈਲਾ ਪ੍ਰਾਚੀਨ ਜ਼ਮਾਨੇ ਦੇ ਅਰਬ ਦੇਸ਼ਾਂ ਵਿੱਚ ਇੱਕ ਟੋਟਕੇ ਵਜੋਂ ਪ੍ਰਚਲਿਤ ਹੋਈ ਸੀ, ਜਿਸ ਨੂੰ ਬਾਅਦ ਵਿੱਚ ਫ਼ਾਰਸੀ ਕਵੀ ਨਿਜ਼ਾਮੀ ਨੇ ਕਾਵਿ-ਗਾਥਾ ਵਜੋਂ ਵਧਾਕੇ ਸਾਹਿਤਕ ਰਚਨਾ ਵਜੋਂ ਮਸ਼ਹੂਰ ਕਰ ਦਿੱਤਾ,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

ਅਧੀਨ ਕਹਿਣ ਲੱਗ ਜਾਂਦੇ ਹਨ, ਬਾਨੋ ਅਮੀਰ ਕਬੀਲੇ ਦੇ ਅਰਧ-ਇਤਹਾਸਕ ਪਾਤਰ ਕੈਸ਼ ਇਬਨ ਅਲ-ਮੁਲਾਵਾ ਨੂੰ ਇਹ ਨਾਮ ਮਿਲ ਜਾਂਦਾ ਹੈ,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 Sorry ਮਜਨੂੰ ਬਾਰੇ ਇਹ ਜ਼ਬਾਨੀ ਟੋਟਕੇ ਸਭ ਤੋਂ ਪਹਿਲਾਂ ਕਿਤਾਬ ਅਲ-ਆਗਾਨੀ ਅਤੇ ਇਦ~ ਇਬਨ ਕੁਤੈਬਾ ਦੀ ਅਲ-ਸ਼ਿਰ ਵਲ-ਸ਼ੂਆਰਾ ਵਿੱਚ ਦਰਜ਼ ਹੋਏ, ਇਨ੍ਹਾਂ ਵਿੱਚੋਂ ਬਹੁਤੇ ਟੋਟਕੇ ਬਹੁਤ ਛੋਟੇ ਹਨ ਜੋੜ ਵੀ ਢਿੱਲਮ-ਢਿੱਲੇ ਹਨ, ਅਤੇ ਕਥਾਨਕ ਦਾ ਵਿਕਾਸ ਨਾ ਅਹ ਨਾਮ ਮਾਤਰ ਹੀ ਹੈ। ਤੁਸੀਂ ਮੈਨੂੰ ਲੈਲਾ ਅਤੇ ਮਜਨੂੰ ਦੀ ਅਨੋਖੀ ਪ੍ਰੇਮ ਕਹਾਣੀ ਬਾਰੇ ਦੱਸੋਂਗੇ? ਜੀ ਜ਼ਰੂਰ ਜੀ, ਦੁਨੀਆਂ ਵਿੱਚ ਪ੍ਰੇਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ ਤੇ ਹੈ ਵੀ ਕਿਤੇ ਪਿਆਰ ਵਿੱਚ ਮਿਲਣ ਤੇ ਕਿਤੇ ਵਿਛੋੜੇ ਦੀਆਂ ਨਿਸ਼ਾਨੀਆਂ ਹਨ, ਰਾਜਸਥਾਨ ਦੇ ਸ਼੍ਰੀ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

ਰਾਜਸਥਾਨ ਦੇ ਅਨੂਪਗੜ ਵਿੱਚ ਬਣਾਈ ਗਈ ਹੈ, ਇਹ ਲੈਲਾ ਅਤੇ ਮਜਨੂੰ ਦੀ ਕਹਾਣੀ ਹੈ। ਅੱਛਾ ਜੀ। ਮੈਂ ਸੁਣਿਆ ਸੀ ਕਿ ਉਹ ਛੋਟੀ ਨੂੰ ਪਸੰਦ ਕਰਨ ਲੱਗ ਪਏ ਸੀ, ਇਸ ਬਾਰੇ ਦੱਸੋ ਮੈਨੂੰ। ਜੀ।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 ਜਲਦੀ ਹੀ ਉਸਨੇ ਲੈਲਾ ਬਾਰੇ ਬਹੁਤ ਖ਼ੂਬਸੂਰਤ ਪਿਆਰ ਭਰੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਗਲੀ ਦੀ ਨੁੱਕਰ ਤੇ ਉਹ ਆਪਣੀ ਕਵਿਤਾਵਾਂ ਉਹਨਾਂ ਸਭਨਾਂ ਨੂੰ ਉੱਚੀ ਸੁਣਾਉਂਦਾ ਸੀ, ਜੋ ਵੀ ਉਸਨੂੰ ਸੁਨਣਾ ਚਾਹੁੰਦੇ ਸਨ, ਅਜਿਹੇ ਭਾਵੁਕ ਪਿਆਰ ਅਤੇ ਸ਼ਰਧਾ ਨੂੰ ਵੇਖ ਕੇ ਲੋਕਾਂ ਨੇ ਉਸ ਮੁੰਡੇ ਨੂੰ ਮਜਨੂੰ ਭਾਵ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮਜਨੂੰ ਨੇ ਹਿੰਮਤ ਕਰਕੇ ਲੈਲਾ ਦੇ ਪਿਤਾ ਤੋਂ ਉਸ ਨਾਲ ਵਿਆਹ ਕਰਨ ਲਈ ਪੁੱਛਿਆ, ਪਰ ਲੈਲਾ ਦੇ ਪਿਤਾ ਨੇ ਇਸ ਬੇਨਤੀ ਨੂੰ ਇਨਕਾਰ ਕਰ ਦਿੱਤਾ, ਅਜਿਹਾ ਵਿਆਹ ਲੈਲਾ ਦੇ ਪਿਤਾ ਨੇ ਸੋਚਿਆ ਸਿਰਫ ਇੱਕ ਬਵਾਲ ਹੀ ਖੜਾ ਕਰੇਗਾ, ਇਹ ਠੀਕ ਨਹੀਂ ਕਿ ਉਸਦੀ ਬੇਟੀ ਦਾ ਵਿਆਹ ਅਜਿਹੇ ਬੰਦੇ ਨਾਲ ਹੋਵੇ ਜਿਸਨੂੰ ਸਭ ਇਸਦੇ ਬਜਾਏ, ਲੈਲਾ ਦਾ ਵਿਆਹ ਕਿਸੇ ਹੋਰ ਨਾਲ ਪੱਕਾ ਕਰ ਦਿੱਤਾ। ਤੇ ਮੈਂ ਸੁਣਿਆ ਸੀ ਕਹਿੰਦੇ ਕਿ ਮਜਨੂੰ ਜਿਹੜਾ ਜਦੋਂ ਮਤਲਬ ਉਹ ਉਹਨੂੰ ਪਤਾ ਲੱਗਾ ਕਿ ਉਹਦਾ ਹੋਰ ਕਿਤੇ ਵਿਆਹ ਤਹਿ ਹੋ ਗਿਆ ਤੇ ਉਹ ਦੁੱਖ ਨਾਲ ਭਰ ਗਿਆ, ਤੇ ਆਪਣਾ ਘਰ ਬਾਰ ਛੱਡ ਦਿੱਤਾ ਸੀ?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 ਬਿਤਾਉਣ ਲੱਗਿਆ ਲੈਲਾ ਦਾ ਵਿਆਹ ਜਬਰਦਸਤੀ ਕਿਸੇ ਹੋਰ ਆਦਮੀ ਨਾਲ ਕਰ ਦਿੱਤਾ ਗਿਆ, ਉਹ ਉਸ ਨੂੰ ਪਿਆਰ ਨਹੀਂ ਕਰਦੀ ਸੀ ਕਿਉਂਕਿ ਉਸ ਦਾ ਦਿਲ ਅਜੇ ਵੀ ਮਜਨੂੰ ਨੂੰ ਚਾਹੰਦਾ ਸੀ, ਪਰ ਉਹ ਇੱਕ ਵਫ਼ਾਦਾਰ ਪਤਨੀ ਬਣਕੇ ਰਹੀ, ਵਿਆਹ ਦੀ ਖ਼ਬਰ ਸੁਣ ਕੇ ਮਜਨੂੰ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਉਸਨੇ ਆਪਣੇ ਮਾਤਾ-ਪਿਤਾ ਕੋਲ ਸ਼ਹਿਰ ਮੁੜ ਜਾਣ ਤੋਂ ਮਨਾ ਕਰ ਦਿੱਤਾ ਤੇ ਆਪਣਾ ਜੀਵਨ ਇਕੱਲੇ ਹੀ ਜਿਉਂਦਾ ਰਿਹਾ।

ਤੇ ਜਦੋਂ ਮਤਲਬ ਕਹਿੰਦੇ ਕਿ ਮਜਨੂੰ ਦੇ ਮਾਤਾ ਪਿਤਾ ਜਿਹੜੇ ਉਹਨੇ ਪਰਿਵਾਰ ਛੱਡ ਦਿੱਤਾ, ਤੇ ਕੀ ਮਜਨੂੰ ਦੇ ਮਾਤਾ ਪਿਤਾ ਜਿਹੜੇ ਸੀ ਉਹਦੀ ਉਡੀਕ ਕਰਦੇ ਪਏ ਸੀ? ਜੀ ਮਜਨੂੰ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਬੇਹੱਦ ਯਾਦ ਕਰਦੇ ਅਤੇ ਹਰ ਦਿਨ ਉਸਦੇ ਸਹੀ ਸਲਾਮਤ ਘਰ ਮੁੜ ਆਉਣ ਦੀ ਰਾਹ ਦੇਖਦੇ, ਉਹ ਬਾਗ ਦੀ ਨੁੱਕਰ ਤੇ ਮਜਨੂੰ ਲਈ

ਉਸਨੇ ਕਿਸੇ ਆਦਮੀ ਨਾਲ ਕੋਈ ਵੀ ਗਲ ਨਹੀਂ ਕੀਤੀ। ਤੇ ਅਹ ਮਜਨੂੰ ਆਪਣਾ ਸਾਰਾ ਸਮਾਂ ਇਕੱਲੇ ਜੰਗਲੀ ਜਾਨਵਰਾਂ ਨਾਲ ਬਿਤਾਉਣ ਲੱਗਾ ਫਿਰ ਬਾਅਦ ਵਿੱਚ ਕਹਿੰਦੇ? ਹਾਂਜੀ ਮਜਨੂੰ ਆਪਣਾ ਸਾਰਾ ਸਮਾਂ ਇਕੱਲੇ ਜੰਗਲੀ ਜਾਨਵਰ ਨਾਲ ਬਿਤਾਉਂਦਾ, ਜੋ ਉਸਦੇ ਇਰਦ ਗਿਰਦ ਘੁੰਮਦੇ ਰਹਿੰਦੇ ਅਤੇ ਲੰਬੀ ਹਨੇਰੀ ਰਾਤਾਂ ਵਿੱਚ ਉਸਦੀ ਰੱਖਿਆ ਕਰਦੇ, ਉਸਨੂੰ ਅਕਸਰ ਸ਼ਹਿਰ ਜਾਣ ਵਾਲੇ ਰਾਹਗੀਰ ਦੇਖਦੇ ਸੀ, ਰਾਹਗੀਰ ਨੇ ਦਸਿੱਆ ਕਿ ਮਜਨੂੰ ਆਪਣੇ ਦਿਨ ਆ~ ਆਪਣੇ ਆਪ ਨੂੰ ਕਵਿਤਾ ਸੁਣਾ ਕੇ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 ਸਹੀ।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 ਜੀ।

ਮਜਨੂੰ ਆਪਣੇ ਮਜਨੂੰ ਆਪਣੇ ਮਾਤਾ-ਪਿਤਾ ਦੀ ਬਹੁਤ ਕਦਰ ਕਰਦਾ ਸੀ, ਇਸ ਲਈ ਲੈਲਾ ਨੇ ਉਹਨਾਂ ਦੇ ਗੁਜ਼ਰ ਜਾਣ ਦੀ ਖ਼ਬਰ ਮਜਨੂੰ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ, ਕੁੱਝ ਸਮਾਂ ਬਾਅਦ ਲੈਲਾ ਨੂੰ ਇੱਕ ਬਜ਼ੁਰਗ ਆਦਮੀ ਮਿਲਿਆ ਜੋ ਇਹ ਦਾਅਵਾ ਕਰਦਾ ਹੈ ਉਸਨੇ ਮਜਨੂੰ ਨੂੰ ਮਾਰੂਥਲ ਵਿੱਚ ਵੇਖਿਆ ਹੈ, ਅਤੇ

ਬਹੁਤ ਮਿੰਨਤਾਂ ਅਤੇ ਤਰਲੇ ਕਰਣ ਤੋਂ ਬਾਅਦ, ਉਹ ਬਜ਼ੁਰਗ ਆਦਮੀ ਇਸ ਗੱਲ ਲਈ ਰਾਜ਼ੀ ਹੋ ਗਿਆ ਕਿ ਜਦ ਉਹ ਅਗਲੀ ਬਾਰ ਸਫ਼ਰ ਤੇ ਜਾਵੇਗਾ ਤਾਂ ਲੈਲਾ ਦਾ ਸੁਨੇਹਾ ਮਜਨੂੰ ਨੂੰ ਦੇ ਦੇਵੇਗਾ। ਕੁੱਝ ਸਾਲਾਂ ਬਾਅਦ ਕਹਿੰਦੇ ਕਿ ਮਜਨੂੰ ਅਹ ਜਿਹੜਾ ਇੱਕ ਦਿਨ ਕਹਿੰਦੇ ਕਿ ਬਜ਼ੁਰਗ ਆਦਮੀ ਦਾ ਟਾਕਰਾ ਹੋਇਆ ਸੀ ਮਾਰੂਥਲ ਵਿੱਚ ਮਜਨੂੰ ਨਾਲ, ਤੇ ਉਹਦੇ ਬਾਰੇ ਦੱਸੋ ਕੁੱਝ।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 ਇੱਕ ਦਿਨ ਉਸ ਬਜ਼ੁਰਗ ਆਦਮੀ ਦਾ ਟਾਕਰਾ ਮਾਰੂਥਲ ਵਿੱਚ ਮਜਨੂੰ ਨਾਲ ਹੋਇਆ, ਉਸਨੇ ਬੜੀ ਹੀ ਗੰਭੀਰਤਾ ਨਾਲ ਮਜਨੂੰ ਨੂੰ ਉਸਦੇ ਮਾਤਾ-ਪਿਤਾ ਦੇ ਗੁਜ਼ਰ ਜਾਣ ਦੀ ਖ਼ਬਰ ਦਿੱਤੀ, ਉਹ ਆਦਮੀ ਇਹ ਦੇਖਣ ਨੂੰ ਮਜਬੂਰ ਹੋ ਗਿਆ ਸੀ ਕਿ ਇਸ ਗੱਲ ਦਾ ਉਸ ਜਵਾਨ ਕਵੀ ਤੇ ਕਿੰਨਾ ਭੈੜਾ ਅਸਰ ਵੀ ਹੋਇਆ, ਪਛਤਾਵੇ ਅਤੇ ਨਿੱਜੀ ਨੁਕਸਾਨ ਤੋਂ ਹਤਾਸ਼ ਮਜਨੂੰ ਨੇ ਫ਼ੈਸਲਾ ਕੀਤਾ ਕਿ ਉਹ ਦੁਨੀਆ ਤੋਂ ਪੂਰੀ ਤਰਾਂ ਅਲੱਗ ਹੋ ਜਾਵੇਗਾ ਅਤੇ ਕਸਮ ਖਾਧੀ ਕਿ ਆਪਣੀ ਮੌਤ ਤੱਕ ਉਹ ਮਾਰੂਥਲ ਵਿੱਚ ਹੀ ਰਹੇਗਾ। ਲੈਲਾ ਦੀ ਮੌਤ ਦੇ ਬਾਰੇ ਦੱਸੋ। ਜੀ ਜ਼ਰੂਰ ਜੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਕੁੱਝ ਸਾਲਾਂ ਬਾਅਦ, ਲੈਲਾ ਦੇ ਪਤੀ ਦੀ ਮੌਤ ਹੋ ਗਈ, ਲੈਲਾ ਨੂੰ ਉਮੀਦ ਹੋਈ ਕਿ ਹੁਣ ਉਹ ਆਪਣੇ ਸੱਚੇ ਪਿਆਰ ਨਾਲ ਇੱਕ ਹੋ ਸਕਦੀ ਹੈ ਅਤੇ ਉਹ ਤੇ ਮਜਨੂੰ ਆਪਣਾ ਜੀਵਨ ਹਮੇਸ਼ਾ ਇਕੱਠੇ ਬਿਤਾ ਸਕਦੇ ਹਨ, ਅਹ ਪਰੰਪਰਾ ਅਨੁਸਾਰ ਅਹ ਪਰੰਪਰਾ ਅਨੁਸਾਰ ਲੈਲਾ ਨੂੰ ਦੋ ਸਾਲ ਤੱਕ ਆਪਣੇ ਘਰ ਵਿੱਚ ਰਹਿ ਕੇ ਆਪਣੇ ਪਤੀ ਦੀ ਮੌਤ ਦਾ ਸੋਗ ਇੱਕਲੇ ਬਿਨਾਂ ਕਿਸੇ ਮਨੁੱਖ ਨੂੰ ਦੇਖੇ ਮਨਾਉਣਾ ਚਾਹੀਦਾ ਸੀ, ਉਸਨੇ ਇਹ ਸਮਾਂ ਆਪਣੇ ਪਤੀ ਦੀ ਯਾਦ ਵਿੱਚ ਬਿਤਾਉਣਾ ਸੀ ਇਹ ਸੋਚ ਕਿ ਅਜੇ ਹੋਰ ਦੋ ਸਾਲ ਉਸਨੂੰ ਮਜਨੂੰ ਤੋਂ ਬਿਨਾਂ ਰਹਿਣਾ ਪਵੇਗਾ, ਉਸਦੀ ਬਰਦਾਸ਼ਤ ਤੋਂ ਬਾਹਰ ਸੀ, ਉਹ ਜਨਮ ਭਰ ਅਲੱਗ ਰਹੇ ਸਨ ਅਤੇ ਹੁਣ ਉਸਨੇ ਇਕੱਲੇਪੱਣ ਦੇ ਦੋ ਹੋਰ ਸਾਲ ਆਪਣੇ ਪਿਆਰ ਨੂੰ ਦੇਖੇ ਬਿਨਾਂ ਗੁਜ਼ਾਰਨੇ ਸੀ, ਉਸ ਜਵਾਨ ਔਰਤ ਨੂੰ ਆਪਣੀ ਜਾਨ ਦੇਣ ਲਈ ਇਹ ਸੋਚ ਹੀ ਕਾਫ਼ੀ ਸੀ, ਲੈਲਾ ਦਿੱਲ ਟੁਟੱਣ ਕਰਕੇ ਆਪਣੇ ਘਰ ਵਿੱਚ ਮਜਨੂੰ ਨੂੰ ਦੇਖੇ ਬਿਨਾਂ ਹੀ ਮਰ ਗਈ। ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਜਾਣਕਾਰੀ ਦੇ ਲਈ।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 ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੁੰ ਹੁੰ ਮੈਂ ਵਧੀਆ ਤੁਸੀ ਦੱਸੋ ਤੁਸੀ ਕਿਵੇਂ ਹੋ ਬਸ ਬਸ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਹੈ ਸਾਰੇ ਵਧੀਆ ਪਰਿਵਾਰ ਵਿੱਚ ਤੁਸੀ ਦੱਸੋ ਤੁਹਾਡੀ family ਵਿੱਚ ਕਿਵੇਂ ਨੇ ਸਾਰੇ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

ਤੁਹਾਨੂੰ ਬਸ ਫੋਨ ਕਰ ਲਿਆ ਤੁਸੀ ਦੱਸ ਸਕਦੇ ਹੋ ਲੈਲਾ ਮਜਨੂੰ ਬਾਰੇ।

ਅਹ ਲੈਲਾ ਮਜਨੂੰ ਦੇ ਬਾਰੇ ਤੁਹਾਨੂੰ ਦੱਸ ਦੇਣੀ ਆ ਕੀ ਜਿਹੜਾ ਮਜਨੂੰ ਤੇ ਲੈਲਾ ਹਨਾਂ ਉਹਨੂੰ ਮਤਲਬ ਕਹਿ ਸਕਦੇ ਜੇ ਅਹ ਪ੍ਰਾਚੀਨ ਜ਼ਮਾਨੇ ਦੇ ਅਰਬ ਦੇਸ਼ ਵਿੱਚ ਇੱਕ ਟੋਂਟਕੇ ਵਜੋਂ ਪ੍ਰਚਲਿਤ ਹੋਈ ਸੀ ਤੇ, ਇਸਨੂੰ ਬਾਅਦ ਚ ਮਤਲਬ ਫਾਰਸੀ ਕਵੀ ਨਿਜ਼ਾਮੀ ਨੇ ਕਾਵ ਗਾਥਾ ਵਜੋਂ ਕੇ ਸਾਹਿਤ ਰਚਨਾ ਵਜੋਂ ਮਸ਼ਹੂਰ ਕਰ ਦਿੱਤਾ ਇਹ ਉਸਦੀਆਂ ਪੰਜ ਲੰਬੀਆਂ ਕਾਵ ਗਾਥਾਵਾਂ ਨਿਜ਼ਾਮੀ ਦੇ ਖੰਮ~ ਖਮਸਿਆਂ ਦੇ ਵਿੱਚ ਤੀਜੇ ਸਥਾਨ ਤੇ ਆ।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 ਤੇ ਉਹਦੇ ਕਬੀਲੇ ਦੇ ਲੋਕ ਜਿਹੜੇ ਉਹਨੂੰ ਕਹਿਣ ਲੱਗ ਪੈਂਦੇ ਆ ਜਾਣੀ ਕੇ ਕਿਸੇ ਦੂਜੇ ਦੇ ਅਧੀਨ ਮਜਨੂੰ ਦਾ ਮਤਲਬ ਹੈ ਏ ਤੇ ਕਹਿਣ ਲੱਗਦੇ ਆ ਤੇ ਬਾਨੋਆਂ ਅਮੀਰ ਕਬੀਲੇ ਦੇ ਅਰਸ਼ ਇਤਿਹਾਸ ਫ਼ਾਤਰ ਕੈਸ ਇਬਨ ਇਬਨ ਅਲ ਮੁਲਾਵਾ ਨੂੰ ਇਹ ਜਿਹੜਾ ਨਾਮ ਮਿਲ ਜਾਂਦਾ ਆ ਨਿਜ਼ਾਮੀ ਤੋਂ ਬਹੁਤ ਪਹਿਲਾਂ ਅਰਬ ਦੰਤ ਕਥਾਵਾਂ ਵਿੱਚ ਇਹ ਕਹਾਣੀ ਜਿਹੜੀ ਟੋਟਕਿਆਂ ਦੇ ਰੂਪ ਵਿੱਚ ਪ੍ਰਚਲਿਤ ਹੋ ਚੁੱਕੀ ਸੀ ਮਜਨੂੰ ਬਾਰੇ ਇਹ ਜ਼ੁਬਾਨੀ ਟੋਟਕੇ ਜਿਹੜੇ ਸਭਤੋਂ ਪਹਿਲਾ ਕਿਤਾਬ ਅਲ ਅਗਾਨੀ ਤੇ Ibn Qutaybah's Al-Shi'r wa-l-Shu'ara' ਦੇ ਵਿੱਚ ਦਰਜ ਹੋਇਆ ਤੇ ਇਹਨਾਂ ਵਿੱਚ ਨਾ ਬਹੁਤੇ ਟੋਟਕੇ ਜਿਹੜੇ ਬੜੇ ਛੋਟੇ ਆ ਜੋੜਦੀ ਜਿਹੜੀ ਨਚੋੜ ਵੀ ਜਿਹੜੇ ਆ ਉਹ ਢਿੱਲਮ ਢਿੱਲੇ ਆ ਤੇ ਕਥਾਨਕ ਦਾ ਵਿਕਾਸ ਵੀ ਮਤਲਬ ਨਾ ਮਾਤਰ ਹੀ ਏ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 ਕੀ ਕੀਤਾ ਸੀ ਐਸਾ ਜੋ ਇਹਨਾਂ ਨੂੰ ਅਨੌਖਾ ਕਰ ਦਿੰਦਾ ਐ।

ਵਿਛੋੜੇ ਦੀਆਂ ਜਿਹੜੀਆਂ ਨਿਸ਼ਾਨੀਆਂ ਵਾ ਉਹਦੇ ਵਿੱਚ ਜਿਹੜਾ ਰਾਜਸਥਾਨ ਤੇ ਸ਼੍ਰੀ ਨਗਰ ਵਿੱਚ ਵੀ ਪਿਆਰ ਦੀ ਅਜਿਹੀ ਇੱਕ ਨਿਸ਼ਾਨੀ ਆ ਜਿੱਥੇ ਕੀ ਪਿਆਰ ਪੂਰਾ ਨਹੀਂ ਹੋ ਸਕਿਆ ਤੇ ਪਰ ਇਹ ਦੁਨੀਆਂ ਦੇ ਵੱਖ ਤੋਂ ਹੋਕੇ ਮਰਨ ਤੋਂ ਬਾਅਦ ਇਹ ਪ੍ਰੇਮੀ ਜਿਹੜੇ ਉਹ ਇੱਕ ਹੋ ਗਏ ਤੇ ਇਹਨਾਂ ਪ੍ਰੇਮੀਆਂ ਦੀ ਨਿਸ਼ਾਨੀ ਜਿਹੜੀ ਰਾਜਸਥਾਨ ਦੇ ਅਨੁਪਗੜ੍ਹ ਵਿੱਚ ਬਣਾਈ ਗਈ ਆ ਤੇ ਇਹ ਲੈਲਾ ਤੇ ਮਜਨੂੰ ਦੀ ਕਹਾਣੀ ਆ

ਤੇ ਇਹ ਛੋਟੀ ਉਮਰ ਤੋਂ ਹੀ ਜਿਹੜੀ ਲੈਲਾ ਸੀ ਗੀ ਉਹਦੇ ਨਾਲ ਬੇਹੱਦ ਪਿਆਰ ਕਰਨ ਲੱਗ ਪਿਆ ਸੀ ਮਜਨੂੰ ਤੇ ਇਸ ਚੀਜ ਬਾਰੇ ਦੱਸ ਸਕਦੇ ਹੋ ਕੇ ਛੋਟੀ ਉਮਰ ਚ ਇਹਨਾਂ ਦੋਨਾਂ ਦਾ ਪਿਆਰ ਕਿਵੇਂ ਪਿਆ ਤੇ ਅੱਗੇ ਸ਼ੁਰੂਵਾਤ ਕਿਦਾਂ ਹੋਈ। ਜੀ ਜੀ ਤੁਹਾਨੂੰ ਦੱਸਦੀ

ਤੇ ਗਲੀ ਦੇ ਨੁੱਕਰ ਤੇ ਉਹ ਆਪਣੀ ਕਵਿਤਾਵਾਂ ਉਹਨਾਂ ਸਭ ਨੂੰ ਉੱਚੀ ਸੁਣਾਉਂਦਾ ਤੇ ਜਿਹੜਾ ਵੀ ਮਤਲਬ ਉਹਨੂੰ ਸੁਣਨਾ ਚਾਹੁੰਦਾ ਸੀ ਅਹ ਅਜਿਹੇ ਭਾਵੁਕ ਪਿਆਰ ਦੇ ਸ਼ਬਦਾਂ ਨੂੰ ਵੇਖਕੇ ਲੋਕਾਂ ਨੇ, ਉਸ ਮੁੰਡੇ ਨੂੰ ਮਜਨੂੰ ਭਾਵ ਪਾਗਲ ਕਹਿਣਾ ਸ਼ੁਰੂ ਕਰ ਦਿੱਤਾ ਤੇ ਇੱਕ ਦਿਨ ਮਜਨੂੰ ਨੇ ਹਿੰਮਤ ਕਰਕੇ ਲੈਲਾ ਦੇ ਪਿਤਾ ਤੋਂ ਉਹਦੇ ਨਾਲ ਮਤਲਬ ਵਿਆਹ ਕਰਨ ਲਈ ਪੁੱਛਿਆ ਪਰ ਜਿਹੜਾ ਲੈਲਾ ਦਾ ਪਿਤਾ ਸੀ ਉਹਨੇ ਮਤਲਬ ਇਨਕਾਰ ਕਰ ਦਿੱਤਾ ਅਜਿਹਾ ਵਿਆਹ ਲੈਲਾ ਦੇ ਪਿਤਾ ਨੇ ਸੋਚਿਆ ਕੀ ਸਿਰਫ ਇੱਕ ਬਵਾਲ ਹੀ ਖੜਾ ਕਰੇਗਾ ਇਹ ਠੀਕ ਨਹੀਂ ਆ ਉਹਦੀ ਬੇਟੀ ਦਾ ਵਿਆਹ ਜਿਹੜਾ ਉਹ ਅਜਿਹੇ ਬੰਦੇ ਦੇ ਨਾਲ ਹੋਵੇ ਜਿਹਨੂੰ ਸਭ ਪਾਗਲ ਬੁਲਾਉਂਦੇ ਆ ਇਹਦੀ ਬਜਾਏ ਲੈਲਾ ਦਾ ਵਿਆਹ ਜਿਹੜਾ ਉਹ ਕਿਸੇ ਹੋਰ ਨਾਲ ਉਹਨੇ ਪੱਕਾ ਕਰਤਾ

ਠੀਕ ਆ ਠੀਕ ਆ ਤੇ ਤੁਸੀ ਮੈਨੂੰ ਦੱਸ ਸਕਦੇ ਹੋ ਕੇ ਮਜਨੂੰ ਦੁੱਖ ਨਾਲ ਭਰ ਗਿਆ ਤੇ ਉਹਨਾਂ ਨੇ ਆਪਣੇ ਘਰ ਵਿੱਚ ਘਰ ਪਰਿਵਾਰ ਸਭ ਛੱਡ ਦਿੱਤਾ ਸੀ ਤੇ ਉਹਨੂੰ ਕਿਸ ਚੀਜ ਦਾ ਦੁੱਖ ਹੋ ਗਿਆ ਸੀ।

ਮਤਲਬ ਕੀ ਬਹੁਤ ਜ਼ਿਆਦਾ ਦੁੱਖ ਨਾਲ ਭਰ ਗਿਆ ਤੇ ਉਹਨੇ ਆਪਣੇ ਘਰ ਪਰਿਵਾਰ ਜਿਹੜਾ ਸੀ ਉਹ ਛੱਡਤਾ ਤੇ ਉਜਾੜ ਥਾਂ ਤੇ ਅਲੋਪ ਹੋ ਗਿਆ ਤੇ ਉਹ ਦੁੱਖਭਰੀ ਜ਼ਿੰਦਗੀ ਇੱਕਲੇ ਹੀ ਜਾਨਵਰਾਂ ਦੇ ਨਾਲ ਆਪਣੀ ਪ੍ਰੇਮਿਕਾ ਲੈਲਾ ਦੇ ਲਈ ਕਵਿਤਾਵਾਂ ਲਿਖਕੇ ਦਿਖਾਉਣ ਲੱਗਾ ਤੇ ਲੈਲਾ ਦਾ ਵਿਆਹ ਜਿਹੜਾ ਸੀ ਜ਼ਬਰਦਸਤੀ ਕਿਸੇ ਹੋਰ ਆਦਮੀ ਦੇ ਨਾਲ ਕਰ ਦਿੱਤਾ ਤੇ ਉਹ ਉਸਨੂੰ ਪਿਆਰ ਨਹੀਂ ਕਰਦੀ ਸੀ ਕਿਉਂਕਿ ਉਸਦਾ ਦਿਲ ਵੀ ਹਜੇ ਵੀ ਮਜਨੂੰ ਨੂੰ ਚ~ ਚਾਹੁੰਦਾ ਸੀ ਪਰ, ਉਹ ਇੱਕ ਵਫਾਦਾਰ ਪਤਨੀ ਬਣਕੇ ਰਹੀ ਵਿਆਹ ਦੀ ਖਬਰ ਸੁਣਕੇ ਮਜਨੂੰ ਪੂਰੀ ਤਰਾਂ ਟੁੱਟ ਗਿਆ ਤੇ ਉਸਨੇ ਆਪਣੇ ਮਾਤਾ ਪਿਤਾ ਕੋਲ ਸ਼ਹਿਰ ਮੁੜ ਜਾਣ ਤੋਂ ਮਨਾ ਕਰ ਦਿੱਤਾ ਤੇ ਆਪਣਾ ਜੀਵਨ ਜਿਹੜਾ ਉਹ

ਅੱਛਾ ਅੱਛਾ

ਤੇ ਐ ਮਜਨੂੰ ਦੇ ਮਾਤਾ ਪਿਤਾ ਬਾਰੇ ਦੱਸ ਸਕਦੇ ਹੋ ਕੇ ਜਦੋ ਉਹਨਾਂ ਨੇ ਘਰ ਛੱਡਿਆ ਤਾਂ ਉਹਨਾਂ ਦੇ ਮਾਤਾ ਪਿਤਾ ਤੇ ਕੀ ਵਾਪਰੀ ਹੁੰ ਹੁੰ ਤੇ ਕੀ ਹੋਇਆ ਸੀਗਾ।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 ਬਾਗ ਦੀ ਨੁੱਕਰ ਤੇ ਮਜਨੂੰ ਲਈ ਖਾਣਾ ਰੱਖਦੇ ਇਹ ਉਮੀਦ ਚ ਕੇ ਇੱਕ ਦਿਨ ਮਜਨੂੰ ਜਿਹੜਾ ਆ ਉਹ ਮਾਰੂਥਲ ਤੋਂ ਮੁੜ ਆਵੇਗਾ, ਪਰ ਮਜਨੂੰ ਜਿਹੜਾ ਸੀ ਉਹ ਤੇ ਰੇਗਿਸਤਾਨ ਵਿੱਚ ਹੀ ਰਿਹਾ। ਇਕਾਂਤ ਵਿੱਚ ਕਵਿਤਾ ਲਿਖਦਾ ਰਿਹਾ ਤੇ ਉਹਨੇ ਕਿਸੇ ਵੀ ਮਤਲਬ ਆਦਮੀ ਨਾਲ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੀਤੀ। ਅੱਛਾ ਤੇ ਮਜਨੂੰ ਆਪਣਾ ਸਾਰਾ ਸਮਾਂ ਹੀ ਇਕੱਲੇ ਜੰਗਲੀ ਜਾਨਵਰ ਨਾਲ ਬਿਤਾਉਂਦਾ ਸੀ ਉਹ ਕਿਦਾਂ ਬਿਤਾਉਂਦਾ ਸੀ ਤੇ ਜੰਗਲੀ ਜਾਨਵਰਾਂ ਨਾਲ ਕੀ ਉਹਦੀ ਦੋਸਤੀ ਹੋਗੀ ਸੀ ਦੱਸ ਸਕਦੇ ਹੋ, ਜੰਗਲੀ ਜਾਨਵਰਾਂ ਦੇ ਵਿੱਚ ਉਹ ਕਿਦਾਂ ਰਹਿੰਦਾ ਸੀ, ਜੀ ਇਹ ਨਾ ਮਜਨੂੰ ਜਿਹੜਾ ਸੀ ਉਹ ਮਤਲਬ ਜੰਗਲੀ ਜਾਨਵਰਾਂ ਦੇ ਨਾਲ ਆਪਣਾ time ਬਿਤਾਇਆ ਕਰਦਾ ਹੁੰਦਾ ਸੀ ਤੇ ਓਹਦੇ ਇਰਦ ਗਿਰਦ ਘੁੰਮਦੇ ਸਾਰੇ ਜਿਹੜੇ ਮਤਲਬ ਜਾਨਵਰ ਲੰਬੀ ਹਨੇਰੀ ਰਾਤਾਂ ਵਿੱਚ ਉਹਦੀ ਰੱਖਿਆ ਕਰਦੇ ਹੁੰਦੇ ਸੀ ਉਹ ਅਕਸਰ ਸ਼ਹਿਰ ਵੱਲ ਜਾਣ ਵਾਲੇ ਰਾਹਗੀਰ ਦੇਖਦਾ ਸੀ ਰਾਹਗੀਰਾਂ ਨੇ ਦੱਸਿਆ ਕੇ ਮਜਨੂੰ ਆਪਣੇ ਦਿਨ ਆਪਣੇ ਆਪ ਨੂੰ ਕਵਿਤਾਵਾਂ ਸੁਣਾ ਕੇ ਗੁਜ਼ਾਰਦਾ ਵਾ ਤੇ ਇੱਕ ਲੰਬੀ ਛੜੀ ਨਾਲ ਮਿੱਟੀ ਤੇ ਲਿਖਦਾ ਹੈ ਉਹਨੇ ਦਸਿਆ ਕੇ ਉਹਦਾ ਦਿਲ ਟੁੱਟਣ ਕਾਰਣ

ਤੇ ਬਹੁਤ ਸਾਲਾਂ ਬਾਅਦ ਮਜਨੂੰ ਦੇ ਮਾਤਾ ਪਿਤਾ ਗੁਜਰ ਗਏ ਸੀ ਤੇ ਕੀ ਉਹਨੂੰ ਪਤਾ ਲੱਗ ਗਿਆ ਸੀ ਕੇ ਉਹਦੇ ਮਾਤਾ ਪਿਤਾ ਗੁਜਰ ਗਏ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 ਬਹੁਤ ਸਾਲਾਂ ਬਾਅਦ ਮਜਨੂੰ ਦੇ ਮਾਤਾ ਪਿਤਾ ਗੁਜਰ ਗਏ, ਮਜਨੂੰ ਆਪਣੇ ਮਾਤਾ ਪਿਤਾ ਦੀ ਬਹੁਤ ਜ਼ਿਆਦਾ ਕਦਰ ਕਰਦਾ ਸੀ ਇਸ ਲਈ ਲੈਲਾ ਨੇ ਉਹਨਾਂ ਦੇ ਗੁਜਰ ਜਾਣ ਦੀ ਖਬਰ ਮਜਨੂੰ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ। ਕੁੱਝ ਸਮਾਂ ਬਾਅਦ ਲੈਲਾ ਨੂੰ ਇੱਕ ਬਜ਼ੁਰਗ ਆਦਮੀ ਮਿਲਿਆ ਤੇ ਜੋ ਇਹ ਦਾਅਵਾ ਕਰਦਾ ਕੀ ਕੇ ਉਸਨੇ ਮਜਨੂੰ ਨੂੰ ਮਾਰੂਥਲ ਵਿੱਚ ਵੇਖਿਆ ਆ ਬਹੁਤ ਮਿੰਨਤਾਂ ਤੇ ਤਰਲੇ ਕਰਨ ਤੋਂ ਬਾਅਦ ਉਹ ਬਜ਼ੁਰਗ ਆਦਮੀ ਇਹ ਗੱਲ ਲਈ ਰਾਜ਼ੀ ਹੋ ਗਿਆ ਕੇ ਉਹ ਜਦੋ ਅਗਲੀ ਵਾਰ ਸਫ਼ਰ ਤੇ ਜਾਵੇਗਾ ਤੇ ਉਹ ਲੈਲਾ ਦਾ ਸੁਨੇਹਾ ਜਿਹੜਾ ਉਹ ਮਜਨੂੰ ਨੂੰ ਦੇ ਦੇਵੇਗਾ। ਠੀਕ ਆ ਠੀਕ ਆ ਚਲੋ ਠੀਕ ਆ ਤੁਸੀ ਮੈਨੂੰ ਇੰਨੀ ਸਾਰੀ ਜਾਣਕਾਰੀ ਦਿੱਤੀ ਲੈਲਾ ਮਜਨੂੰ ਬਾਰੇ ਬਹੁਤ interesting topic ਲੱਗਾ ਸੀ

ਹਾਂਜੀ ਹਾਂਜੀ ਬਹੁਤ ਤੁਹਾਡਾ ਵੀ ਮੇਰੇ ਵੱਲੋਂ ਵੀ thank you ਕੋਈ ਨੀ ਮੈਨੂੰ ਮੌਕਾ ਮਿਲਿਆ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

ਨਾ-ਨਾ ਤੁਹਾਡੇ ਲਈ ਤਾਂ ਹਮੇਸ਼ਾਂ ਫ੍ਰੀ ਆ ਨਹੀ-ਨਹੀ ਤੁਸੀ ਫੋਨ ਕੀਤਾ ਚਕਿਆ ਨਾ ਇਕ ਸੈਕੰਡ ਚ ਨਹੀ-ਨਹੀ ਮੈ ਵੀ ਕਰਨ ਵਾਲਾ ਈ ਸੀਗਾ ਦੋ-ਚਾਰ ਦਿਨਾਂ ਚ

ਨਹੀ-ਨਹੀ ਅ ਵੇਸੈ ਤੁਸੀ ਵੀ ਕੰਮ ਲਈ ਫੋਨ ਕੀਤਾ ਮੈਨੂੰ ਪਤਾ ਦਸੋਂ ਕੀ ਹੋਇਆ ਹੀਗਾ ਓਹੋ ਮੁਬਾਰਕਾਂ ਦਸਿਆ ਵੀ ਨੀ ਐਨੀ ਜਲਦੀ ਵੀਜ਼ਾ ਅੱਛਾ-ਅੱਛਾ ਫਿਰ ਠੀਕ ਆ ਯਾਰ study base ਤੇ ਵੀ ਵਧਿਆ PR ਤਾ ਮਿਲ ਹੀ ਜਾਣੀਆ ਉਨ੍ਹਾਂ ਨੂੰ

ਦੱਸੋ ਅੱਛਾ ਕਿਹੜਾ ਚਾਹੀਦਾ ਤੁਹਾਨੂੰ

ਓ ਯਾਰ ਹੁਣ ਤੁਸੀ ਤੁਹਾਡੀ ਦੀਦੀ ਗਈ ਆ ਕੈਨੇਡਾ ਠੀਕ ਆ ਤੇ ਹੁਣ ਓ ਲਊਗੀ ਸਿੱਧਾ iPhone ਤੇ ਮੇਰੀ advices ਇਹੀ ਆ ਕੇ ਤੁਸੀ ਸਿੱਧਾ iphone ਲੈ ਲਓ ਮੰਮੀ ਵਾਸਤੇ ਨਹੀ ਮੈ ਤੁਹਾਨੂੰ iphone suggestion ਦਿੱਤੀ ਕੁਝ ਸੋਚ ਕਿ ਦਿੱਤੀ ਹੁਣ ਮੈ ਦਸਾ ਕਿਉ ਬੋਲਿਆ ਸੀਗਾ ਜਿਵੇ ਤੁਸੀ iphone suggestion ਤਾ ਦੇ ਰਿਹਾ ਸੀਗਾ ਕੀ ਹਾ ਕੇ ਜੇ ਤੁਸੀ iphone ਲੈ ਲਵੋ ਸਿੱਧਾ ਉਸ ਵਿੱਚ ਹੁੰਦੀ face time ਸੁਣਿਆ ਤੁਸੀ face time ਏਦਾਂ ਹੁੰਦਾ ਕਿ ਜਿਵੇ ਸਿੱਧਾ ਜਿਵੇ ਆਪਾ calling ਕਰਦੇ ਆ ਨਾ simply ਕੋਈ app ਖੋਲਣ ਦੀ ਲੋੜ ਨਹੀ ਕੋਈ ਕੁੱਛ ਨੀ ਮਮਾ ਨੂੰ ਬੋਲਣਾ ਬਸ net on ਰੱਖੋ net on ਰੱਖਣਾ ਜਿੰਦਾ ਈ ਫੋਨ ਆਉਦਾ ਉਦਾ ਈ ਆਉਣੀ ਆ simple ਦੀਦੀ ਦਾ face time ਆਉਗਾ face time ਦੀਦੀ ਇਥੋਂ ਕਰਨਗੇ ਏਦਾਂ ਜਿਦਾ ਫੋਨ ਆਉਦਾ ਓਦਾਂ ਈ same phone show ਹਉਗਾ video call ਦਾ ਕੋਈ ਚੱਕਰ ਨਹੀ ਆ ਸਿੱਧਾ video call ਨਾ ਕੋਈ ਖੋਲ੍ਹਣ ਦੀ ਸਿਰ ਦਰਦੀ ਨਾ ਕੁੱਛ ਨਾ ਕੁੱਛ ਨਾਲੇ ਓ ਤੁਸੀ home button ਤੁਹਾਡੇ ਮਮਾਂ ਤੁਸੀ ਜਿਦਾ ਦੱਸ ਰਹੇ ਹੋ keypad phone starting ਤੋ use ਕੀਤਾ ਤੁਹਾਡੀ ਮਮਾਂ ਵਾਸਤੇ best ਸਿੱਖਣ ਤੁਹਾਨੂੰ ਪਤਾ ਜਿਹੜੇ ਆਹ ਕੀ ਕਹਿੰਦੇ ਤੁਸੀ android phone use ਕਰਦੇਓ

call ਦਾ ਇੱਥੇ ਆਉਗਾ ਜਿਵੇ ਫੋਨ ਦਾ ਬਣਿਆ ਨਿਸ਼ਾਂਨ ਸਾਹਮਣੇ ਫੋਨ ਤੇ simply ਨਿਸ਼ਾਨ ਬਣਿਆ ਹੁੰਦਾ ਕਿ ਇੱਥੇ ਫੋਨ ਆ ਫੋਨ ਦਾ ਲਿਖਿਆ ਹੋਉਗਾ status ਦਾ status corner ਤੇ ਬਣਿਆ ਹੋਉਗਾ ਵਿੱਚ chats ਦਾ ਬਣਿਆ ਹੋਉਗਾ ਮਤਲਬ ਪੂਰਾ ਮਤਲਬ properly ਨਿਸ਼ਾਨ ਬਣੇ ਹੋਏ ਚਾਰ-ਪੰਜ ਕਿ ਹਾਂ ਸਾਫ਼ ਪਤਾ ਚਲਦਾ ਕਿ ਇੱਥੇ ਇਹ ਸਮਾਨ ਆ ਤੇ ਨਾਲੇ ਉਹਦਾ ਨਾ ਕੋਈ back ਕਰਨ ਦਾ ਝਿੱਜਟ ਜਿਵੇ ਆਪਾ ਬੋਲਦੇ ਫ਼ੋਨ back ਕੀਤਾ fearback ਮਤਲਬ ਸਿੱਧਾ ਉਡਾਦੋ ਓਦਾਂ ਸਿੱਧਾ ਈ ਤੇਰੀ ਮੰਮੀ ਜਿੰਦਾ ਤੁਸੀ ਬੋਲ ਰਹੇ ਨਾ ਤੁਹਾਡੀ ਮੰਮੀ ਨੇ first time phone use ਕਰਨਾ iphone experience ਕਰਵਾਓ ਸਭ ਤੋਂ simple ਜਿਹੜਾ ਬੰਦਾ ਪਿਹਲੀ ਵਾਰ ਹੱਥ ਪਾਉਦਾ ਫ਼ੋਨ ਨੂੰ iphone ਨੂੰ ਉਹਦੇ ਵਾਸਤੇ ਸਭ ਤੋ simple Phone iPhone ਆ ਬਸ ਇਸ ਚ ਇਹ ਆ ਕੇ ਆਪਾ ਨੂੰ ਜਿਹੜੇ app ਆ ਤੁਹਾਡੇ ਤੁਸੀ ਤੁਹਾਡੀ ਮੰਮੀ ਨੂੰ ਇਹ ਦੱਸੋ ਨਾ ਤੁਹਾਡੀ ਮੰਮੀ ਨੇ ਸਿਰਫ video call ਈ ਕਰਨੀ ਆ ਤੇ best app ਯਾਰ ਇੱਕਦਮ photo clear ਆਉਗੀ ਇੱਕ-ਦੂਜੇ ਦੀ ਮਤਲਬ face time to face time ਕਰਨਗੇ ਨਾ ਤੇ ਵਧੀਆ ਬਿਲਕੁਲ video call ਬਿਲਕੁਲ clear ਆਉਗੀ ਤੇ ਨਾਲੇ ਇਹਦਾ ਇਹ ਫਾਇਦਾ ਹਉਗਾ ਕੇ ਤੁਸੀ ਨਾ ਕੋਈ app otherapp use ਕਰ ਰਹੇ ਜਿਵੇ ਕਈ ਵਾਰੀ Google ਤੇ Google deo ਬਣਾਇਆ ਹੁਣ ਤੁਸੀ video call ਕਰਨੀ Google deo ਤੁਹਾਨੂੰ ਤਾ ਬਣਾਓਣਾ ਈ ਪਾਉਗਾ

ਇੱਥੇ ਕਈ application's paid ਹੁੰਦੀਆਂ ਜਿਵੇ IGIG Application ਦਾ ਜਿਵੇ ਕਈ application ਇਹਦੇ ਚ work ਨਹੀ ਕਰਦੀਆਂ ਉਹ paid apps ਈ ਚੱਲਦੇ ਉਨ੍ਹਾਂ ਦੇ ਮਤਲਬ original Virgin ਨਹੀ ਚੱਲਣਗੇ ਜਿਵੇ ਆਪਣੇ phone ਚ android ਚੱਲ ਪੈਦੇ ਨਾ ਨਕਲੀ Virgini ਇਚ ਚੱਲਣਗੇ original ਈ android phone ਜੇ ਤੁਸੀਂ video call ਵਾਸਤੇ ਕਰਨਾ ਆ ਫਿਰ ਤੁਸੀਂ vivo ਲੇਲੋ oppo ਲੇਲੋ one plus ਲੇਲੋ market ਚ ਬੜੇ brand ਅੱਠ ਹਜ਼ਾਰ ਤੋਂ start ਹੋਜੂਗਾ ਪੰਜ ਹਜ਼ਾਰ ਤੋਂ start ਹੋਜੂਗਾ ਤੇ ਚਾਲੀ ਹਜ਼ਾਰ ਤੱਕ ਵੀ ਚਲਾ ਜਾਏਗਾ ਕਿਊ ਕਿ i phone ਤਾਂ ਮਤਲਬ high range ਆਗਿਆ ਨਾ ਬੀ ਮਤਲਬ ਇਹਨੇ ਦਾ ਹੀ ਆਊਗਾ ਇਹ ਆਪਾ anroid phone ਤਾਂ ਕਿਸੇ ਵੀ range ਵਿਚ ਲੈ ਸਕਦੇ ਪੰਜ ਹਜਾਰ ਤੋਂ ਲੈ ਕੇ ਵੀਹ ਚਾਲੀ ਹਜਾਰ ਜਿਵੇਂ oppo ਹੋਗਿਆ vivo ਹੋਗਿਆ samsung ਹੋਗਿਆ ਤੇ realme ਹੋਗਿਆ ਤੇ ਉਹ ਹੋਗਿਆ ਕੀ ਕਹਿੰਦੇ ਆ one plus ਹੋਗਿਆ one plus ਦੀ quality ਵੀ ਬੜੀ ਵਧੀਆ